ਤੁਸੀਂ। ਤੁਸੀਂ ਦੱਸੋ। ਬਸ ਹੋਰ ਕੀ ਦੱਸਾਂ। ਕੀ ਕਰਦੇ ਅਹ ਕਰਦੇ ਓਂ? ਹੋਰ ਤੁਸੀਂ ਚਲ ਜਾਣਾ ਸੀ ਉਥੋਂ ਹੋ ਆਏ ਜੇ? ਕਿੱਥੋਂ? ਕਿੰਨਾ ਘਰੋਂ? ਇੰਨਾ ਘਰੋਂ, ਲਾਗੇ ਗੁਆਂਢੀਆਂ ਘਰੋਂ? ਮੈਂ ਗਈ ਨੀਂ। ਟਾਈਮ ਈ ਨੀਂ ਲੱਗਾ ਅੱਜ ਜਾਣ ਦਾ। ਅੱਛਾ ਅੱਜ ਇੰਨਾ ਕੰਮ ਪੈ ਗਿਆ ਤੁਹਾਨੂੰ ਜਿਹੜਾ ਟਾਈਮ ਨੀਂ ਲੱਗਾ ਤੁਹਾਡਾ। ਬਸ ਇਦਾ ਈ ਤੁਰ-ਤੁਰ ਕੇ ਟਾਈਮ ਕੱਢ ਲਿਆ। ਕਦੀ ਇਧਰ ਤੇ ਕਦੀ ਉਧਰ। ਕਦੀ ਉਹ ਕਰ ਤੇ ਕਦੀ ਆ ਕਰ। ਅੱਛਾ ਅੱਜ ਬਹੁਤ ਤੋਰੇ-ਫੇਰੇ ਚ ਹੀ ਟਾਈਮ ਲੰਘ ਜਾਂਦਾ ਗਾ, ਕੰਮ ਤੇ ਕੋਈ ਨੀਂ ਹੈਗਾ। ਹੈ ਤੇ ਸਹੀ, ਬਸ ਵਿਹਲੇ ਆਂ। ਤੋਰਾ-ਫੇਰਾ ਘੱਟ ਕਰਿਆ ਕਰੋ। ਤੋਰਾ-ਫੇਰਾ ਤਾਂ ਮੁੱਕਦਾ ਈ ਨੀਂ। ਤੋਰਾ ਫੇਰਾ ਤਾਂ ਹੁੰਦਾ ਈ ਬੜਾ ਆ। ਕੀ ਕਰੀਏ।

ਅੱਛਾ ਤੇ ਲਵ ਨੇ ਆਉਣਾ ਨੀਂ ਆ? ਨਈਂ ਅਜੇ ਨੀ ਲਵ ਨੇ, ਤੇ ਉਹ ਕੰਮਕਾਰ ਕਰਦੀ ਆ ਲਵ ਟਾਈਮ ਨੀਂ ਹੈਗਾ ਉਹਦੇ ਕੋਲ। ਮੈਂ ਕਿਹਾ ਚਲ ਕੋਈ ਨੀਂ ਕੁਸ਼ ਕੁ ਦਿਨ ਹਟ ਕੇ ਆਜਿਓ, ਥੋੜੇ ਦਿਨ ਹਟ ਕੇ ਆਜਿਓ ਕੋਈ ਗੱਲ ਨੀਂ। ਉਹਨੂੰ ਨਾ ਬੁਖਾਰ ਜੇ ਬੜੇ ਚੜਦੇ ਸੀ। ਅੱਛਾ ਬੁਖਾਰ ਚੜਦਾ ਆ? ਹਾਂ ਤੇ ਉਹਦੇ ਕਰਕੇ ਨਾ, ਉਹਦੇ ਪੇਟ ਚ ਵੀ ਦਰਦ ਰਹਿੰਦੀ ਸੀ, ਪੀੜ ਹੁੰਦੀ ਸੀ।

ਹਾਂ ਤੇ ਫਿਰ ਉਨ੍ਹਾਂ ਨੇ ਟੈਸਟ ਜਾ ਕਰਵਾਇਆ ਤੇ infection ਆਈ ਆ ਉਹਦੇ ਵਿੱਚ । ਕਹਿੰਦੇ infection ਹੋਗੀ ਆ। ਤੇ ਦਵਾਈ ਲੈ ਕੇ ਦੇਣੀ ਸੀ ਨਾ। ਦਵਾਈ ਲਈ ਆ ਉਨ੍ਹਾਂ ਨੇ। ਤੇ ਉਹਦੇ ਸਹੁਰਿਆਂ ਨੇ, ਤੇ ਹੁਣ ਉਹਦਾ ਰੰਗ-ਰੁੰਗ ਵੀ ਪੀਲਾ ਜਾ ਹੋਇਆ ਪਿਆ ਵਾ। ਤੇ ਸਹੁਰਾ ਉਹਦਾ fruit -ਫਰਾਟ ਲਿਆ ਕੇ ਦਿੰਦਾ ਗਾ। ਦੁੱਧ-ਦੁੱਧ ਕਹਿੰਦੇ ਪੀਆ ਕਰ। ਨਾਲੇ ਤੇਰਾ ਥੋੜਾ ਜਾ ਰੰਗ-ਰੁੰਗ ਸਾਫ਼ ਹੋਜੇ। ਤੇ ਖੂਨ-ਖਾਨ ਬਣੇ ਤੇ ਸੱਸ ਉਹਦੀ ਕਹਿੰਦੀ ਆ, ਵੀ ਜਿੰਨਾ ਚਿਰ ਤੂੰ ਪੂਰੀ ਤਰ੍ਹਾਂ ਠੀਕ ਨੀਂ ਹੁੰਦੀ, ਰੰਗ-ਰੁੰਗ ਨੀਂ ਬਦਲਦਾ, ਅਸੀਂ ਨੀਂ ਜਾਣ ਦੇਣਾ ਪੇਕੇ। ਠੀਕਾ। ਤੇ ਚਾਹ ਚਾਹ ਈ ਬਣਾ ਕੇ ਪੀ ਲੈ। ਚਾਹ। ਚਾਹ ਅੜੀਏ ਬੜੀ ਵਾਰ ਸਵੇਰ ਦੀ ਪੀ ਲਈ ਐ। ਅੱਛਾ। ਚਾਹ ਦੀ ਤਾਂ ਤੂੰ ਗੱਲ ਈ ਨਾ ਪੁੱਛ। ਚਾਹ ਤਾਂ ਅੱਜ ਸਵੇਰ ਦੀ ਤਿੰਨ-ਚਾਰ ਵਾਰੀ ਪੀ ਲਈ ਐ। ਔਂਤਰੀ ਗੈਸ ਬੱਝ ਗੀ ਢਿੱਡ ਚ ਚਾਹੀ ਪੀ -ਪੀ ਕੇ। ਆਹੋ ਤੈਂ ਗੋਲਾ ਬਣਾ ਲਿਆ ਹੋਣਾ। ਚਾਹ ਵੀ ਕਿੱਥੇ ਇਨੀ ਪੀਤੀ ਜਾਂਦੀ ਆ। ਸਾਰਾ ਦਿਨ ਬੰਦਾ ਕਰੇ ਕੀ ਵਿਹਲਾ ਫਿਰ। ਚਾਹ ਦਾ ਈ ਕੱਪ ਫੜਨਾ। ਇਧਰੋਂ ਆਏ ਚਾਹ, ਉਧਰੋਂ ਆਏ ਚਾਹ। ਹਮ। ਨਾਲ ਕੁਝ ਮੰਗਾ ਲਿਆ ਕਰੋ ਨਾ, ਕੱਲੀ ਚਾਹ ਪੀਂਦੇ ਰਹਿੰਦੇ ਜੇ। ਨਹੀਂ ਚਾਹ ਦੇ ਨਾਲ ਉਦਾਂ ਤਾਂ ਭੁਜੀਆ ਰੱਖਿਆ ਵਿਆ ਖਾਣ ਨੂੰ। ਪਕੌੜੇ ਕੱਢੋ, ਅਸੀਂ ਆਉਣੇ ਆਂ ਤੁਹਾਡੇ ਕੋਲ। ਪਕੌੜਿਆਂ ਦਾ ਕੀ। ਪਕੌੜੇ ਔਂਤਰੇ ਖਾ ਲੀਏ ਤਾਂ ਸਾਡਾ BP ਵਧ ਜਾਂਦਾ ਈ ਹਾਂ, ਨਈਂ ਭੁਜੀਆ ਰੱਖਿਆ ਨਾਲ ਖਾਣ ਨੂੰ, ਭੁਜੀ ਨਾਲ ਆਪਾਂ ਕੱਲੀ ਚਾਹ ਨੀਂ ਪੀਂਦੇ, ਫੋਕੀ ਚਾਹ ਨੀਂ ਪੀਈ ਦੀ। ਫੋਕੀ ਚਾਹ ਨਾਲ ਤਾਂ ਫਿਰ ਗੈਸ ਈ ਬਣਨੀ ਐ, ਢਿੱਡ ਚ।

ਹੋਰ। ਤੂੰ ਸੁਣਾ, ਕਿੱਦਾਂ ਰੋਟੀ ਬਣਾ ਲੀ ਫਿਰ। ਨਾ ਮੈਂ ਤੇ ਬਣਾਉਣੀ ਹਲੇ। ਅੱਛਾ ਕੀ ਬਣਾ ਲੈਣਾ ਅੱਜ।

ਅੱਛਾ ਕੜੀ ਦੇ ਨਾਲ ਤੇ ਅੱਜ ਚੌਲ ਬਣਨਗੇ।

ਅੱਛਾ, ਇਹ ਫਿਰ ਪੰਜਾਬੀਆਂ ਦਾ ਪਤਾ ਨਾ ਖਾਣਾ। ਇਹ ਪੰਜਾਬੀਆਂ ਦੀ ਪਸੰਦ ਹੁੰਦੀ ਆ। ਹਾਂ ਇਹ ਪੰਜਾਬੀਆਂ ਦਾ, ਪੰਜਾਬੀ ਖਾਣਾ। ਹੋਰ ਬਸ ਠੀਕ ਆ। ਹੋਰ ਤੂੰ ਬਣਾ ਕੇ ਪੀਲੀ ਚਾਹ। ਨਾ ਬਣਾਉਣੀ ਹਲੇ। ਅੱਛਾ ਕੁੜੀ ਨੂੰ ਬਣਾ ਕੇ ਕੱਲੀ ਮੈਂ ਤੇ, ਮੈਂ ਕਿਹਾ ਚਲ ਘਰ ਆ ਜਾਣ ਫਿਰ ਪੀਨੇ ਆਂ। ਆਹੋ ਚਲ ਕੱਲੇ ਬੰਦੇ ਨੇ ਵੀ ਕੀ ਬਣਾਉਣੀ ਚਾਹ। ਪੀਣੀ ਹੁੰਦੀ ਆ, ਦੋ ਜਣੇ ਵੇਖੋ-ਵੇਖ ਪੀ ਲੈਂਦੇ ਆ।

ਦਾਦੀ ਨਾਲ ਖੁਸ਼ ਰਹਿੰਦੀ ਲਗਦਾ ਜ਼ਿਆਦਾ। ਉਹ ਦਾਦੀ ਨਾਲ ਈ ਰਹਿੰਦੀ ਆ। ਚਲ ਵਧੀਆ ਵਾ। ਦਾਦੀ ਵੀ ਪਿਆਰ ਕਰਦੀ ਆ, ਤਾਂ ਹੀ ਜਾਂਦੀ ਆ ਦਾਦੀ ਨਾਲ। ਮੈਂ ਉਹਦੇ ਨੀਂ ਨਾ ਤਾਂ ਕਰਕੇ, ਉਹ ਉਹਨੂੰ ਪਤਾ ਵੀ, ਫੇਰ ਲੱਗ ਗੀ ਮੰਮਾ ਤੇ ਚਲ ਮੈਂ ਉਧਰ ਚੱਲੀ ਆਂ।

ਅੱਛ-ਅੱਛਾ ਠੀਕ ਆ। ਦਾਦੀ ਨਾਲ ਮੋਹ ਜ਼ਿਆਦਾ ਨਾ ਫਿਰ। ਮੋਰ-ਪਿਆਰ ਜ਼ਿਆਦਾ ਦਾਦੀ ਨਾਲ।

ਹੋਰ ਫਿਰ ਕਿੱਦਾ। ਹੋਰ ਬਸ ਠੀਕ। ਪ੍ਰਭ ਕੀ ਆਂਦੀ ਸੀ। ਪ੍ਰਭ ਆਂਦੀ ਸੀ ਕਿ ਚਾਚੀ ਅਹ ਉਹੋ ਕਰਲਾ ਹਾਂ ਉਹੀ ਹਾਂ, ਆਪ ਅਹ ਆਪਸ ਚ ਅੱਛਾ-ਅੱਛਾ ਕੰਮ ਕਰਨਾ। ਹਾਂ ਤੇ ਮੈਂ ਕਿਹਾ ਨਹੀਂ, ਹੁਣ ਮੇਰੀ ਗੱਲ ਹੋਈ ਆ। ਅੱਛਾ-ਅੱਛਾ ਠੀਕ ਆ ਚਲ ਕੋਈ ਗੱਲ ਨੀਂ। ਮੈਂ ਲੱਗੀ ਦਾ, ਹਨਾ?

ਪ੍ਰਭ ਦੇ ਪੇਪਰ, ਮੈਨੂੰ ਲਗਦਾ ਅੱਜ ਹੈਗਾ ਸੀ ਇੱਕ-ਦੋ ਹੀ ਰਹਿ ਗਿਆ ਹੋਣਾ, ਹੋਗੇ ਹੋਣੇ ਕਿਉਂ। ਅੱਛ-ਅੱਛਾ, ਨਹੀਂ ਹਜੇ ਅਜੇ ਸ਼ੁਰੂ ਈ ਹੋਏ ਆ

ਆਹੋ, ਨਈਂ ਮੈਨੂੰ ਲਗਦਾ, ਉਹਦੇ ਤਿੰਨ-ਚਾਰ ਹੋਗੇ ਆ। ਅਹਮ ਚਲ ਚੰਗਾ ਹੋਇਆ ਟਾਇਮ ਸਿਰ ਵਿਹਲੀ ਹੋਵੇਗੀ। ਨਾ ਵਿਹਲੀ ਹੋ ਹੋ ਜਾਣਾ ਉਹਨੇ ਟਾਈਮ ਨਾਲ ਈ ਹੁਣ, ਬਾਰਾਂ ਹੋ ਗੀਆਂ। ਆਹੋ ਚਲ ਹੋਰ ਕੋਈ ਕੰਮ-ਕੁੰਮ ਸਿੱਖ ਲੂ ਗੀ ਘਰੇ ਬਹਿ ਕੇ ਕੀ ਕਰਨਾ, ਘਰੇ ਬਹਿ ਕੇ ਕੀ ਕਰਨਾ ਆ।

ਆਪੇ ਸਿਲਾਈ ਦਾ ਕਰਲੂ ਕਰਲੂ। ਹਾਂ ਚਲ ਕੁਝ ਨਾ ਕੁਝ ਕਰੂਗੀ।

ਮੰਮੀ ਉਹਦੀ ਕਹਿੰਦੇ ਠੀਕ ਨੀਂ ਰਹਿੰਦੀ।

ਮੈਂ ਗਈ ਹਾਂ ਪਤਾ ਲੈਣ। ਪਤਾ ਲੈ ਕੇ ਆਈ ਹਾਂ। ਕਹਿੰਦੇ ਪੌੜੀਆਂ ਤੋਂ ਡਿੱਗ ਗਏ ਆ, ਨਾਲੇ ਟਾਈਫਾਈਡ ਬੁਖਾਰ ਚੜਦਾ ਵਾ। ਹਾਂ ਬੁਖਾਰ ਚੜਦਾ ਰਿਹਾ ਉਹਨੂੰ ਬੜਾ। ਆਹੋ, ਮੈਂ ਉਹਨੂੰ ਕਿਹਾ ਕਿ ਦਵਾਈ-ਦਵੂਈ ਲੈ ਕਿਸੇ ਚੰਗੇ ਡਾਕਟਰ ਕੋਲ ਚੰਗਾ ਨੀਂ ਹੁੰਦਾ ਬਹੁਤ ਬੁਖਾਰ ਚੜਨਾ। ਆਹੋ ਇਹ ਕਿਹੜਾ ਚੰਗਾ ਥੋੜਾ ਹੁੰਦਾ ਆ। ਆਹੋ ਦਵਾਈ ਤਾਂ ਚੰਗੇ ਡਾਕਟਰ ਕੋਲ ਲੈ। ਆਹੋ ਵਾਹਵਾ ਦਿਨ ਹੋਗੇ ਹਨਾ ਵਿਚਾਰੀ ਨੂੰ ਪਈ ਨੂੰ

ਆਹੋ ਦੱਸ ਖਾਂ ਤੇ ਇਹਨੇ ਲਈ ਨੀਂ ਦਵਾਈ ਕਿਸੇ ਚੰਗੇ ਡਾਕਟਰ ਤੋਂ। ਅਮ ਲਈ ਉਹਨੇ ਲਿਆਂਦੀ

ਹੁਣ ਠੀਕ ਆ, ਤੁਰੇ ਫਿਰਦੇ ਆ। ਹਮ ਹੋਰ ਤੁਸੀਂ ਸੁਣਾਓ। ਹੋੇਰ ਅੱਛਾ-ਅੱਛਾ ਸਭ ਠੀਕ ਚਾਹੀਦਾ। ਹਮ ਹੋਰ। ਮੈਡਮ ਕਿੱਥੇ ਗਈ ਦੂਜੀ।

ਹਾਂ ਲਸਣ ਡਈ ਆਂ ਛਿੱਲਣ ਮੈਂ। ਮੈਂ ਕਿਆ ਨਾਲੇ ਤੇਰੇ ਨਾਲ ਗੱਲ-ਗੁੱਲ ਕਰਲਾਂ, ਕੋਈ ਗੱਲਬਾਤ ਈ ਕਰ ਲਵਾਂ ਤੇ ਨਾਲੇ ਲਸਣ ਛਿੱਲ ਲਵਾਂ। ਹਾਂਂ, ਚਲ ਮੈਂ ਕਿਆ ਵਿਹਲੇ ਆਂ ਕੀ ਕਰਨਾ ਵਾ। ਬੰਦਾ ਟਾਈਮ ਪਾਸ ਈ ਕਰ ਲੈਂਦਾ ਗੱਲ-ਗੁੱਲ ਕਰਕੇ। ਆਹੋ ਤੇ ਉਹ ਤੁਸੀਂ ਰੋਟੀ ਬਣਾਉਣੀ ਆਂ? ਆਹੋ ਰੋਟੀ ਤੇ ਉਹਨੇ ਬਣਾਉਣੀ ਆਂ, ਮੈਂ ਸਬਜ਼ੀ -ਸੁਬਜ਼ੀ ਬਣਾ ਦਿੰਨੀ ਹੁੰਨੀ ਆਂ ਲਾਗੋਂ ਤੇ ਮੁੜ ਕੇ ਫੁਲਕੇ ਉਹ ਲਾਹ ਲੈਂਦੀਆਂ ਦੋਵੇਂ ਰਲ ਕੇ ਰੋਟੀ ਸਾਡੀ ਇਕੱਠਿਆ ਦੀ ਆ, ਅਸੀਂ ਵੱਖੋ-ਵੱਖ ਨੀਂ ਰੋਟੀ ਬਣਾਉਂਦੇ। ਚਲ ਵਧੀਆ ਸਗੋਂ ਉਹ ਤਾਂ ਇਕੱਠੇ ਈ ਚੰਗੇ ਲੱਗੀ ਦਾ। ਹੋਰ ਦੋਵੇਂ ਘਰਾਂ ਦੀ ਸਾਡੀ ਰੋਟੀ ਅਹ ਸਾਰੀ ਇਕੱਠੀ ਆ, ਇਕੋ ਥਾਂ ਪੱਕਦੀ, ਇੱਕ ਜਣੀ ਆਟਾ ਗੁੰਨ ਲੈਂਦੀ ਆ ਤੇ ਇੱਕ ਜਣੀ ਰੋਟੀਆਂ ਲਾਹ ਲੈਂਦੀ ਤੇ ਮੈਂ ਸਬਜ਼ੀ ਬਣਾ ਦਿੰਨੀ ਆਂ। ਮੇਰਾ, ਜਿਹੜਾ ਇਨਾਂ ਨੇ ਡਿਊਟੀ ਲਾਈ ਮੇਰੀ, ਸਬਜ਼ੀ ਤੇ ਲਾਈ ਹੋਈ ਆ।

ਆਹੋ ਇਹ ਤਾਂ ਗੱਲ ਠੀਕ ਆ। ਤੜਕਾ ਲਾਓ। ਰਲ ਮਿਲ ਕੇ ਨਾ ਸਾਰੇ ਕੰਮ ਹੋ ਜਾਂਦੇ ਆ ਹੱਥੋ-ਹੱਥੀਂ। ਨਾਲੇ ਸੋਡਾ ਤਾਂ ਸਾਰਾ ਕੁਝ ਹੋ ਜਾਂਦਾ, ਨਾਲੇ ਕੰਮ ਵੀ ਥੋੜਾ ਲਗਦਾ। ਰਲ ਮਿਲ ਕੇ ਸਾਰਾ ਕੁਝ ਹੋ ਜਾਂਦਾ ਨਾਲੇ ਕੰਮ ਵੀ ਥੋੜ੍ਹਾ ਲਗਦਾ। ਥੋੜਾ ਲਗਦਾ, ਸਹੀ ਗੱਲ ਆ। ਇਸ ਤਰ੍ਵਾਂ ਹਾਂ, ਮੈਂ ਕਹਿਨੀ ਆਂ ਤੂੰ ਫਿਰ ਚਲ ਫਿਰ ਚੰਗਾ ਫਿਰ ਹੈਂ, ਮੈਂ ਤੈਨੂੰ ਬਾਅਦ ਚੋਂ ਕਰੂੰਗੀ। ਚਲੋ ਚੰਗਾ। ਚੰਗਾ ਕਰਲੋ ਫਿਰ ਤੁੁਸੀਂ ਵੀ ਕੰਮਕਾਰ, ਮੈਂ ਵੀ

ਕੀ ਕਰੀ ਜਾਂਦੇ ਦੀਦੀ

ਅਹਆ ਹੋਰ ਬਸ ਠੀਕ ਆ ਹਮ ਕੰਮ ਕਰ ਕਰ ਕੇ ਵੇਹਲੇ ਹੋਗੇ ਮਿਸਤਰੀਆਂ ਨੂੰ ਦੇਖਣ ਡਏ ਵੀ ਕਿੰਨੀ ਛੇਤੀ ਕਰਦੇ ਐ ਯਾ ਨਹੀਂ ਕੀ ਕਰਦੇ ਆ ਆਹੋ ਏਹ ਤੇ ਮਿਸਤਰੀ ਵੜ ਜਾਣ ਇੱਕ ਵਾਰੀ ਫਿਰ ਨੀ ਛੇਤੀ ਨਿਕਲਦੇ ਹੁੰਦੇ ਹੈਜੀ ਮੈਂ ਕਿਹਾਂ ਮਿਸਤਰੀ ਵੜ ਜਾਣ ਇੱਕ ਵਾਰੀ ਫਿਰ ਨੀ ਛੇਤੀ ਨਿਕਲਦੇ ਹੁੰਦੇ ਹੁਣ ਉਹੋ ਗੱਲ ਵੀ ਲਿਆਈਦਾ ਵੀ ਤਰਲਿਆਂ ਨਾਲ਼ ਤੇ ਕੱਢੀ ਦੇ ਵੀ ਤਰਲਿਆਂ ਨਾਲ਼ ਆ ਆਹੋ ਉਹਨਾਂ ਨੂੰ ਆਪਣੀ ਦਿਆੜੀਂਆ ਦਾ ਦੇਖਨਾ ਹੁੰਦਾ ਆਹੋ ਉਹਨਾਂ ਦਿਹਾੜੀਆਂ ਈ ਗਿਣੀ ਜਾਣੀਆਂ ਏਹ ਥੋੜੀ ਅਗਲੇ ਦਾ ਵੇਖਣਾ ਵਾ ਵੀ ਅਗਲੇ ਦਾ ਨਾਉਣ ਆਉਣ ਡਿਆ ਵਾ ਹਮ ਸੋ ਚ

ਆਹੋ ਆਹੋ ਉਹੀਂ ਕਹਿੰਦੀ ਆਹੋ ਵੀ ਆਹ ਸਾਡੇ ਮਿਸਤਰੀ ਲਗਾ ਸੀਗਾ ਤੇ ਸਾਰੇ ਦਿਨ ਚ ਡੇਢ ਸੋ ਇੱਟ ਪੂਰੀ ਕਰਦਾ ਹੁੰਦਾ ਸੀ, ਸਾਰੇ ਦਿਨ ਚ ਡੇਢ ਸੋ ਇੱਟ, ਆਹ ਮੇਰਾ ਨਣਦੋਈਆ ਵਾ ਚਾਰ ਚਾਰ ਸੋ ਛੇ ਛੇ ਸੋ ਇੱਟ ਕੱਢ ਦਿੰਦਾ ਵਾ ਆਹੋ ਕੱਢ ਦਿੰਦੇ ਕੱਢਣ ਵਾਲੇ ਹਲੇ ਭਾਜੀ ਦਾ ਸਰੀਰ ਬਜ਼ੁਰਗ ਵਾ, ਤਾਂ ਵੀ ਛੇ ਚਾਰ ਸੋ ਛੇ ਸੋ ਇੱਟ ਕਿਤੇ ਗਈ ਨੀ ਤੇ ਉਹ ਹੱਟਾ ਕੱਟਾ ਝੋਟੇ ਵਰਗਾ ਤੇ ਉਹਨੇ ਇੱਟ ਵੀ ਥੱਲੋ ਮਜਦੂਰ ਨੂੰ ਆਖਣਾ ਵੀ ਮੈਨੂੰ ਧੋ ਕੇ ਗਿੱਲੀ ਕਰਕੇ ਇੱਟ ਉੱਤੇ ਫੜਾ ਫੇਰ ਮੈਂ ਲਾਉਣੀ ਆ ਮੈਂ ਤਾਂ ਦੋ ਦਿਨ ਲਵਾਂ ਕੇ ਰੋਕੇ ਉਹਨੂੰ ਕੱਢਿਆ ਮੈਂ ਕਿਹਾਂ ਵੀਰਾਂ ਭਰਾਵਾਂ ਸਸਰੀ ਕਾਲ ਜਾ ਅਸੀਂ ਨੀ ਮੈਂ ਕਿਹਾਂ ਤੈਨੂੰ ਹੁਣ ਓਹ ਕਰਦੇ ਹੋਰ ਕੀ ਆ ਆਹ ਹੋਰ ਬੁੱਕਰ ਮਿਸਤਰੀਆਂ ਦੀ ਤੇ ਮੇਰੇ ਜਾਨ ਈ ਬੜੀ ਕੱਢ ਲੈਂਦੇ ਅਗਲੇ ਪਹਿਲਾਂ ਉਰੇ ਤਿੰਨ ਚਾਰ ਵਾਰੀ ਚਾਹ ਬਣਾ ਕੇ ਲਿਆਓ ਉਹ ਕਰੋ ਯੋ ਕਰੋ ਆਹ

ਨਹੀਂ ਭੈਣ ਏਦਾਂ ਨੀ ਕਰੀ ਤੂੰ ਕੰਮ ਨੂੰ ਕੰਮ ਨੀ ਹਮ ਮੈਂ ਆਪਣੇ ਲਈ ਅੜੀਏ

ਆਹ ਸਮਝ ਨੀ ਆਉਂਦੀ ਕੀ ਕਰਦੇ ਆ ਏਹ ਕੀ ਨਹੀਂ ਉਹੀਂ ਤੇ ਗੱਲ ਆ ਆਹ ਨੀ ਇਹਨਾਂ ਨੂੰ ਚਾਹੀਦਾ ਵੀ ਅਗਲਿਆ ਨੇ ਵੀ ਪੈਸੇ ਦੇਣੇ ਆ ਵੀ ਅਸੀਂ ਜੇ ਮੇਨਤ ਕਰਦੇ ਆ ਤੇ ਅਗਲਿਆਂ ਨੇ ਵੀ ਮੇਨਤ ਕਰਕੇ ਈ ਪੈਸੇ ਲਿਆਂਦੇ ਆ ਫਟਾ ਫੱਟ ਅਗਲਿਆ ਦਾ ਲਪੇਟ ਕੇ ਤੇ ਅਸੀਂ ਹੋਰ ਕੀਤੇ ਫੜੀਏ ਜਾਂ ਕੇ ਅੱਠ ਸੋ ਰੁਪਿਆ ਦਿਆੜੀ ਕਰਤੀ ਜਿਹਦੇ ਫੈਕਟਰੀਆਂ ਚ ਕਰਦੇ ਆ ਉਹਨਾਂ ਡਿ ਦੋ ਸੋ ਢਾਈ ਸੋ ਤਿੰਨ ਸੋ ਤੇ ਏਹਨਾ ਦੀ ਅੱਠ ਸੋ ਰੁਪਏ ਦਿਆੜੀ ਆ ਇਹਨਾਂ ਦਿ ਅੱਠ ਸੋ ਰੁਪਏ ਦਿਆੜੀ ਜਿਹਨਾਂ ਨੇ ਗਿਣ ਕੇ ਇੱਟ ਰੱਖਣੀ ਆ ਤੇ ਉਹ ਮਜ਼ਦੂਰ ਡੀ ਜਿਹੜੀ ਐ ਦਿਆੜੀ ਛੇ ਸੋ ਈ ਰੁਪਿਆ ਉਹਦੀ ਆ ਛੇ ਸੋ ਰੁਪਿਆ ਮਜ਼ਦੂਰ ਦੀ ਆ ਤੇ ਅੱਠ ਸੋ ਰੁਪਿਆ ਉਹਦੀ ਆ ਮਿਸਤਰੀ ਦੀ ਹੋਗੀ ਤੇ ਬੰਦਾ ਕੀ ਕਰੁਗਾ ਜਿਹੜਾ ਕੋਈ ਮਾੜਾ ਮਤੜ ਉਹ ਤੇ ਨੀ ਮਕਾਨ ਬਣਾ ਸਕਦਾ

ਓਨੀ ਲੇਬਰ ਲੈ ਜਾਂਦੇ ਐ ਓਨੀ ਲਾਗਤ ਆ ਜਾਂਦੀ ਐ ਤੇ ਇਹਦੇ ਨਾਲੋਂ ਬੇਹਤਰ ਐ ਅੱਜ ਕੱਲ ਬਣੀ ਬਣਾਈ ਜਗਾ ਲੈ ਲੋ ਅਰਾਮ ਨਾਲ਼

ਪਰ ਇਹ ਐ ਬਣੀ ਬਣਾਈ ਕਿ ਸਵਾਰ ਦੀ ਬਣਾਈ ਹੋਈ ਓਹ ਡੀਲਰਾਂ ਦੀਆ ਬਣਾਈਆ ਹੋਈਆ ਕਿਹੜੀਆ ਸਵਾਰ ਦੀਆ ਹੁੰਦੀਆ ਐ

ਹੋਰ ਬਸ ਕੁਸ਼ ਨੀ ਕਰਦੇ ਹਾਂ ਆ ਜਿਓ ਮਾਰਿਓ ਗੇੜਾ ਕਿਤੇ ਟੈਮ ਕੱਢ ਕੇ

ਹਾਂ ਹੋਰ

ਗੋਪੀ ਗੋਪੀ ਗਿਆ ਕੰਮ ਤੇ

ਕੰਮ ਤੇ ਤਾਂ ਜਾਣ ਈ ਡੀਆ ਵਾ ਪਰ ਕਿਸਮਤ ਈ ਇਹੋ ਜਿਹੀ ਬੈਠੀ ਹੋਈ ਐ ਹਾਂ ਚਲੋ ਮਹਾਰਾਜ ਕਿਤੇ ਕਿਸਮਤ ਵੀ ਚਮਕਾਊਗਾ ਹੀਂ ਕਰੁਗਾ ਈ ਕੁਸ਼ ਨਾ ਕੁਸ਼ ਹੋਰ ਬਸ ਠੀਕ ਐ ਹੋਰ ਕਿਆ ਮੱਝਾਂ ਚੋ ਕੇ ਪਾ ਲੈਂਦੀ ਆ ਥੋੜਾ

ਏਦਾਂ ਈ ਐ ਧੁੱਪੇ ਵਾਕੇ ਟੈਮ ਕੱਢੀ ਜਾਈਦਾ ਔਖਾ ਸੌਖਾ ਮੈ ਵੀ ਅੱਜ ਕਿਨੇ ਦਿਨ ਮਗਰੋਂ ਮਾਲ ਨੂ ਲੱਗੀ ਸੀ ਮੈ ਕਿਹਾਂ ਚੱਲ ਕਰਦੀ ਆ ਮੁੜ ਕੇ ਬਹਿ ਗਈ ਆ ਨੂਰ ਦੇ ਲਿਆਉਣ ਦਾ ਟੈਮ ਹੋਗਿਆ ਵਾ ਤੇ ਹੁਣ ਜਾਂਦੀ ਆ ਨੂਰ ਨੂੰ ਲੈਣ ਜਾਂਦਿਆਂ ਵੀ ਟੈਮ ਲੱਗਣਾ ਤੇ ਰੋਟੀ ਵੀ ਖਾਣੀ ਸੋਂ ਸੁ ਗਈ ਅੱਜ ਉਹਨੂੰ ਛੱਡ ਕੇ ਘਰੇ ਤੇ ਫੇਰ ਈ ਜਾਨੀ ਆ ਲੈ ਆਉਣੀ ਆ ਭੱਜ ਕੇ ਜਾ ਕੇ ਆਹੋ

ਤੇ ਉਹ ਪਰੇ ਛੱਬੀ ਦੀਦੀ ਹੁਣਾ ਨੂੰ ਲੇਜਾਊਗੀ ਉਹਨਾਂ ਨੂੰ ਵੀ, ਫੇਰ ਉੱਥੇ ਚਲਜਾਂਗੀਆਂ ਫੇਰ ਵਹੁਟੀ ਦਾ ਔਖਾ ਵਹੁਟੀ ਨੂੰ ਕਿਹਦੇ ਕੋਲ ਛੱਡਾ ਉੱਧਰ ਜਾਂ ਕੇ ਗੱਲ ਬਾਤ ਕਰਾ ਕੇ ਈ ਆਉਂਦੀ ਆ ਅਵੇ ਈ ਦੋ ਚਾਰ ਜਨਾਨੀਆਂ ਹੋਰ ਉਹਨਾਂ ਦੀ ਵੀ ਇਹਨਾਂ ਨਾਲ਼ ਮੁਲਾਕਾਤ ਕਰਾ ਦਿੰਦੇ ਆ ਇਹਨਾਂ ਦੇ ਆਪੇ ਹੁੰਦੀ ਰਹੂਗੀ ਗੱਲ ਬਾਤ

ਹੋਰ ਦੱਸ ਗਰਮੀ ਆ ਲਗਾ ਹੁਣਾ ਲੰਗਰ ਉੱਥੇ ਲਗਾ ਹੁਣਾ ਲੰਗਰ ਉੱਥੇ ਟੈਮ ਲਮਾਂ ਨੀ ਨਾ ਆਪਾਂ ਲਗਾਤਾਰ ਗੱਲ ਹੋਏਗੀ ਹੈਨਾ ਤਾਂ ਕਰਕੇ ਟੈਮ ਆਪਾਂ ਨੂੰ ਲਮਾਂ ਲੱਗਦਾ ਜਦੋਂ ਆਪਾਂ ਨੂੰ ਏਹ ਕਰਨਾ ਆਗਿਆ ਬੰਦਾ ਛੱਡ ਛੱਡ ਕੇ ਵੀ ਗੱਲ ਕਰਲੂ ਤੇ ਕੋਈ ਗੱਲ ਨਿ ਫਿਰ ਫਿਰ ਆਪਾਂ ਨੂੰ ਏਨਾਂ ਮਹਿਸੂਸ ਨੀ ਹੁਣਾ ਸਾਰੇ ਦਿਨ ਚ ਗੱਲ ਕਰ ਲਵੇ ਘੁਮ ਫਿਰ ਕੇ ਵੀ ਤੇ ਹੁਣ ਇੱਕ ਹੂਕ ਬੱਝ ਕੇ ਜਿਹੜੀ ਗੱਲ ਕਰਣੀ ਐ ਨਾ ਉਹ

ਮੁਸ਼ਕਿਲ ਜਹੀ ਲੱਗਣ ਡਈ ਆ ਚੱਲ ਮੈਂ ਦੇਖਦੀ ਆ ਅੰਜੁ ਨੂੰ ਆਵਾਜ਼ ਮਾਰਦੀ ਆ ਅੰਜੁ ਨੂੰ ਕਹਿੰਦੀ ਆ ਮੈਨੂੰ ਸਿਖਾਦੂਗੀ ਇਹਦੇ ਕੋ ਅੰਜੁ ਸਿੱਖ ਲੈਂਦੀ ਆ ਤੇ ਅੰਜੁ ਮੈਨੂੰ ਸਿਖਾਦੂਗੀ ਉਹਨਾਂ ਦਾ ਹੁਣ ਹੈਨੀ ਨਾ ਟੈਮ ਨਹੀਂ ਤਾਂ ਉਹਨੇ ਵੀ ਸਿੱਖ ਲੈਣਾ ਸੀਗਾ ਹੁ ਸੁਮਨ ਫਿਰ ਹੁਣ ਡੂਟੀ ਵੀ ਤੇ ਰਾਤ ਨੂੰ ਆ ਜੇ ਕਿਤੇ ਕਰੁਗੀ ਤੇ ਇੱਕ ਘੰਟਾ ਗੱਲ ਕੇ ਤੇ ਹਮ ਇੱਕ ਘੰਟੇ ਤੋਂ ਜਿਆਦਾ ਜਾਂ ਤਾਂ ਸੱਤਰ ਮਿੰਟ ਇੱਕ ਘੰਟਾ ਦੱਸ ਮਿੰਟ ਹਮ

ਬਾਕੀ ਹੋਏ